ਨੌਕਰੀ ਕਰਨ ਲਈ ਅਸ਼ੋਕ ਨੂੰ ਪੁੱਛਿਆ ਤਾਂ ਅਸ਼ੋਕ ਨੇ ਮਨਾ ਕਰ ਦਿੱਤਾ ਪਰ ਫਿਰ ਉਹ ਦੋਸਤ ਦੇ ਕਹਿਣ ਤੇ ਮਨ ਗਿਆ। ਸੀਰਤ ਨੇ factory ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਸਦਾ ਸ੍ਵਭਾਵ ਵਧਿਆ ਹੋ ਗਿਆ ਸੀ। ਉਹ ਅਪਨੇ ਕੰਮ ਵਿੱਚ ਰੁੱਝੀ ਹੋਣ ਕਰ ਕੇ ਫ਼ਾਲਤੂ ਗੱਲਾਂ ਵਿੱਚ ਧਿਆਨ ਨਹੀਂ ਸੀ ਦਿੰਦੀ। ਕਹਿੰਦੇ ਹਨ ਕਿ ਵੇਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਫਿਰ ਇੱਕ ਦਿਨ ਫੈਕਟਰੀ ਵਿੱਚ ਸੀਰਤ ਨੂੰ ਸੁਨੀਲ ਦੀ ਮੌਤ ਨਾਲ ਨਹੀਂ ਕੱਤਲ ਦਾ ਪਤਾ ਲੱਗਿਆ ਉਸਨੂੰ ਇਹ ਵੀ ਪਤਾ ਲੱਗਿਆ ਕਿ ਇਸ ਸਭ ਨੂੰ ਅਸ਼ੋਕ ਦੇ ਇੰਤਜ਼ਾਮ ਵਿੱਚ ਕੀਤਾ ਹੈ। ਪਰ ਉਸਨੂੰ ਸਾਹਿਲ ਬਾਰੇ ਨਾ ਪਤਾ ਲਗਾਕੇ ਕਿਉਕਿ ਉਹ ਬਹੁਤ ਹੀ ਚਤੁਰ ਚਲਾਕ ਆਦਮੀ ਸੀ। ਉਸਨੇ ਪਹਿਲੇ ਹੀ ਆਪਣੇ ਆਪ ਨੂੰ ਇਸ ਵਿੱਚ ਬਾਹਰ ਕੱਢਣ ਦਾ ਹੱਲ ਲੱਬ ਲਿਆ ਸੀ। ਉਹ ਸੁਨੀਲ ਦੀ ਮੌਤ ਤੋਂ ਬਾਅਦ ਹੀ

ਉਸੀ ਗੱਲ ਨੂੰ ਸੁਣਦਿਆਂ ਹੀ ਸੀਰਤ ਦੇ ਪੈਰਾਂ ਹੇਠਾਂ ਹੀ ਜ਼ਮੀਨ ਖਿਸਕ ਗਈ। ਉਹ ਓਥੇ ਹੀ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਉਸਨੂੰ ਕੁਛ ਵੀ ਪਤਾ ਨਹੀਂ ਲਗਿਆ ਉਸਦੇ factory ਵਿੱਚ ਕੰਮ ਕਰਨ ਵਾਲਿਆਂ ਨੇ ਉਸਨੂੰ ਘਰ ਪਹੁੰਚਾਇਆ ਦਿੱਤਾ। ਜੱਦ ਉਹ ਸਵੇਰੇ ਉੱਠੀ ਤਾਂ ਅਸ਼ੋਕ ਵਾਸ਼ੋਂ ਅਤੇ ਉਸਦੀਆਂ ਕੁੜਕੀਆਂ ਓਹਦੇ ਕੋਲ ਬੈਠ ਸਨ।

ਉਸਨੇ ਅਸ਼ੋਕ ਤੋਂ ਬਦਲਾ ਲੈਣ ਲਈ ਉਸਦੇ ਖਾਨੇ ਵਿੱਚ ਜ਼ਹਿਰ ਮਿਲਾ ਦਿੱਤਾ ਪਰ ਬਦਕਿਸਮਤ ਕਿ ਅਸ਼ੋਕ ਉਸ ਦਿਨ ਆਪਣੇ ਕੰਮ ਤੋਂ ਦੇਰ ਨਾਲ ਘਰ ਵਾਪਿਸ ਪਰਤਿਆ ਅਤੇ ਖਾਨਾ ਉਸਦੀ ਗੁਰੂਨੂੰਰ ਨੇ ਖਾ ਲਿਆ ਜਿਸ ਨਾਲ ਉਸਦੀ ਮੌਤ ਹੌ ਜਾਂਦੀ। ਐਵੇਂ ਈ ਅਸ਼ੋਕ ਨੇ ਸੀਰਤ ਤੋਂ ਬਦਲਾ ਲੈਣ ਲਈ ਸੁਨੀਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਸੀਰਤ ਨੂੰ ਅਸ਼ੋਕ ਦੇ ਬਦਲੇ ਲੈਣ ਲਈ ਆਪਣੇ ਜੀ ਦੀ ਜਿੰਦਗੀ ਖੋਰ ਦਿੱਤੀ। ਸੀਰਤ ਦਾ ਪਰਿਵਾਰ ਸ਼ੁਰੂ ਤੋਂ ਅੰਤ ਤੱਕ ਇੰਜ ਟੁੱਟ ਗਿਆ ਸੀ ਜਿਵੇਂ ਕਿਸੇ ਦਰਖ਼ਤ ਦੇ ਪੱਤੇ ਹੋਲੀ ਹੋਲੀ ਟੁੱਟ ਕੇ ਮਿੱਟੀ ਨਾਲ ਮਿੱਟੀ ਬਨ ਜਾਂਦੇ ਹਨ। ਇਸ ਤਰਾਂ ਹੀ ਸੀਰਤ ਦਾ ਗੁੱਸੇਖੋਰ ਸੁਭਾਵ ਅਸ਼ੋਕ ਦੇ ਅਤੇ ਬਾਸ਼ੋ ਦੇ ਸੁਨੀਲ ਅਤੇ ਸੀਰਤ ਨਾਲ ਕਰਨ ਵਾਸਤੇ ਸੀਰਤ ਨੂੰ ਛੱਡ ਕੇ ਅਸ਼ੋਕ ਦੀ ਹਿਮਾਇਤ ਕਰਨਾ ਸੁਨੀਲ ਅਤੇ ਗੁਰਨੂਰ ਦੀ ਮੌਤ ਦੇ ਕਾਰਨ ਬਨੇ। ਇਸ ਪਰਿਵਾਰ ਵਿੱਚ ਇਕ ਦੂਸਰੇ ਦਾ ਸਾਥ ਨਾ ਦੇਣ ਕਰ ਕੇ ਘਰ ਦੇ ਮੇਂਬਰ ਹੋਣਾ ਅਤੇ ਉਹਨਾਂ ਦੀ ਮੌਤ ਤੇ ਦਿੱਤੇ ਹੰਜੂ ਹੋਣਾ ਜਾਂ ਬਾਹਰ ਦੀ ਖਚਰੀਆਂ ਬਚਾ ਕਰ ਲੈਂਦਾ ਹੈ ਪਰ ਘਰ ਵਾਲੇ ਖ਼ਤਰੇ ਅਕਸਰ ਵਿਅਕਤੀ ਦੀ ਜਿੰਦਗੀ ਉਜਾੜ ਦਿੰਦੇ ਹਨ ਫਿਰ ਵੀ ਸੇ ਘਰ ਦਾ ਕੰਮਕਾਰ ਕਰਾ ਰਹੀ ਸੀ ਅਚਾਨਕ ਘਰ ਦਾ ਬੂਹਾ ਖੜਖੜਾਯਾ ਸੀਰਤ ਖੜਕਾ ਖੜਕਾ ਸੁਣਕੇ ਇਹਨਾਂ ਸੋਚੀ ਪੈ ਗਈ ਸੀ ਉਹ ਬੂਆ ਖੋਲ੍ਹਣਾ ਭੁੱਲ ਗਈ ਸੀ ਉਸ ਦੇ ਅੰਦਰ ਬੜੇ ਭੈੜੇ ਖਿਆਲ ਦੋੜਨ ਲਗੇ ਸੀ ਔਰ ਦੂਸਰੀ ਵਾਰ ਬੂਆ ਖੜਕਾਇਆ ਅਤੇ ਫਿਰ ਅਚਾਨਕ ਬਿਜਲੀ ਦੇ current ਵਾਂਗ ਕੰਬ ਕੇ ਉੱਠ ਗਈ ਜਿਸ ਜੱਦ ਉਸ ਦਾ ਬੁਆ ਖੜਿਆ ਦਹਾੜ ਡਿਗਿਆ ਖੜ੍ਹਾ ਸੀ ਤੇ ਉਸ ਦੇ ਘਰ ਚਿੱਠੀ ਦੇਣ ਆਇਆ ਸੀ ਡਾਕੀਆ ਤੇ ਖੜਾ ਉਸ ਦੇ ਘਰ ਚਿੱਠੀ ਦੇਣ ਆਇਆ ਸੀ। ਡਾਕਿਆ ਨੂੰ ਦੇਖਕੇ ਸੀਰਤ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਸੀ ਤੇ ਚਿੱਠੀ ਦੇਂਦੇ ਦਸਤਖ਼ਤ ਕਰਨ ਲਈ ਕਿਹਾ ਸੀਰਤ ਦੇ ਕੰਬਦੇ ਹੱਥਾਂ ਨਾਲ ਦਸਖ਼ਤ ਕਰ ਦੇਂਦੇ ਅਤੇ ਅੰਦਰ ਚਲੀ ਗਈ। ਜਦ ਉਸਨੇ ਚਿੱਠੀ ਖੋਲੀ ਤਾਂ ਸੁਨੀਲ ਦੀ company ਦੁਆਰਾ ਸੁਨੀਲ ਦੀ ਜਗਹ ਉੱਥੇ ਸੁਨੀਲ ਸੀਰਤ ਨੂੰ company ਵਿੱਚ ਨੌਕਰੀ ਕਰਨ ਦਾ ਉਸਨੇ ਨੌਕਰੀ ਕਰਨ ਲਈ ਅਸ਼ੋਕ ਤੋਂ ਪੁੱਛਿਆ ਤਾਂ ਅਸ਼ੋਕ ਨੇ ਮਨਾ ਕਰ ਦਿੱਤਾ ਪਰ ਫਿਰ ਦਸ਼ੋ ਦੇ ਕਹਿਣ ਤੇ ਮਨ ਗਿਆ। ਸੀਰਤ ਨੇ factory ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਸਦਾ ਸੁਭਾਵ ਵਧਿਆ ਹੋ ਗਿਆ ਸੀ। ਉਹ ਆਪਣੇ ਕੰਮ ਵਿੱਚ ਰੁੱਝੀ ਹੋਣ ਕਰ ਕੇ ਫਾਲਤੂ ਗੱਲਾਂ ਵਿੱਚ ਧਿਆਨ ਨਹੀਂ ਦਿੰਦੀ ਸੀ। ਕਹਿੰਦੇ ਹਨ ਹੈ ਕਿ ਵੇਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਫਿਰ ਇੱਕ ਦਿਨ ਫੈਕਟਰੀ ਵਿਚੋਂ ਸੀਰਤ ਨੂੰ ਸੁਨੀਲ ਦੀ ਮੌਤ ਨਾਲ ਕ਼ਤਲ ਦਾ ਪਤਾ ਲੱਗ ਗਿਆ। ਉਸਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਸਬਨੁ ਅਸ਼ੋਕ ਜਿਹਾ ਇਨਸਾਨ ਹੈ। ਪਰ ਉਸਨੂੰ ਸਾਹਿਲ ਬਾਰੇ ਨਾ ਪਤਾ ਲੱਗਾ ਕਿਉਂਕਿ ਉਹ ਬਹੁਤ ਹੀ ਚਤੁਰ ਚਲਾਕ ਆਦਮੀ ਸੀ। ਉਸਨੇ ਪਹਿਲਾਂ ਹੀ ਆਪਣੇ ਆਪ ਨੂੰ ਇਸ ਵਿੱਚੋ ਬਾਹਰ ਕੱਢਣ ਦਾ ਹੱਲ ਲੱਬ ਲਿਆ ਸੀ। ਉਹ ਦੀ ਮੋਤ ਤੋਂ ਬਾਅਦ ਹੀ ਬਾਹਰ ਦੇਸ਼ ਚਲਾ ਗਿਆ ਆਪਣੇ ਸੀਰਤ ਨੂੰ ਇਹ ਪਤਾ ਲੱਗਾ ਕਿ ਅਸ਼ੋਕ ਨੇ ਸੁਨੀਲ ਦਾ ਕ਼ਤਲ ਇਸ ਲਈ ਕਰਿਆ ਕਿਉਂਕਿ ਸੀਰਤ ਨੇ ਅਸ਼ੋਕ ਨੂੰ ਛੱਡ ਕੇ ਸੁਨੀਲ ਨਾਲ ਰਿਸ਼ਤਾ ਜੋੜਿਆ ਸੀ। ਇਸ ਗੱਲ ਨੂੰ ਸੁਣਦਿਆਂ ਹੀ ਸੀਰਤ ਦੇ ਪੈਰਾਂ ਹੇਠਾਂ ਜਮੀਨ ਖਿਸਕ ਗਈ ਉਹ ਉੱਥੇ ਹੀ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਉਸਨੂੰ ਕੁਛ ਵੀ ਪਤਾ ਨਹੀਂ ਲਗਿਆ ਉਸਦੀ factory ਵਿੱਚ ਕੰਮ ਕਰਨ ਵਾਲਿਆਂ ਨੇ ਉਹਨਾਂ ਨੂੰ ਘਰ ਪਹੁੰਚਾ ਦਿੱਤਾ ਜਦ ਉਹ ਸਵੇਰੇ ਉਠੀ ਤਾਂ ਉਸਦੀਆਂ ਕੁੜੀਆਂ ਕੁੜਦੀਆਂ ਉਸਦੇ ਕੋਲ ਬੈਠ ਗਈ ਉਹ ਉੱਠ ਕੇ ਤਿਆਰ ਹੋਇ ਤੇ ਆਪਣਾ ਕਮਲ ਖਲੇਰ ਲੈ ਕੇ factory ਚਲੀ ਗਈ। ਕੁਛ ਦਿਨ ਚੁੱਪ ਰਹੀ ਪਤਾ ਲੱਗ ਗਿਆ ਸੀ ਕਿ ਉਸਦੀ ਚੁੱਪ ਨਾਲ ਕੁਝ ਜਰੂਰ ਖ਼ਤਰਨਾਕ ਤਾਂ ਹੋਗਾ। ਤਾਕਿ ਉਸਨੇ ਅਸ਼ੋਕ ਤੋਂ ਬਦਲਾ ਲੈਣ ਲਈ ਅਸ਼ੋਕ ਦੇ ਖਾਨੇ ਵਿੱਚ ਜਹਿਰ ਮਿਲਾ ਦਿੱਤਾ ਪਰ ਖਾਨਾ ਉਸਦੀ ਗੁਰਨੂਰ ਨੇ ਖਾ ਲਿਆ ਜਿਸ ਨਾਲ ਉਸਦੀ ਮੌਤ ਹੋ ਗਈ ਸੀ ਇਵੇਂ ਹੀ ਅਸ਼ੋਕ ਨੇ ਸੀਰਤ ਤੋਂ ਬਦਲਾ ਲੈਣ ਲਈ ਸੁਨੀਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਸ਼ੋਕ ਤੋਂ ਬਦਲਾ ਲੈਣ ਲਈ ਆਪਣੇ ਧੀ ਦੀ ਜਿੰਦਗੀ ਖੋ ਦਿੱਤੀ ਸੀ। ਰੱਤਾ ਪਰਿਵਾਰ ਅਮ ਸ਼ੁਰੂ ਤੋਂ ਅੰਤ ਤੱਕ ਇੱਕ ਟੁੱਟ ਗਿਆ ਸੀ ਜਿਵੇਂ ਕਿਸੇ ਦਰਖ਼ਤ ਦੇ ਪੱਤੇ ਹੌਲੀ ਹੌਲੀ ਟੁੱਟ ਕੇ ਮਿੱਟੀ ਨਾਲ

ਮਿੱਤਰਤਾ ਨਿਬੰਧ ਪੂਰਨ ਸਿੰਘ ਦੀ ਰਚਨਾ ਹੈ, ਇਸਦੇ ਵਿਚ ਉਸਨੇ ਮਿੱਤਰਤਾ ਬਾਰੇ ਆਪਣੇ ਮੌਲਿਕ ਤੇ ਨੈਤਿਕ ਵਿਚਾਰ ਪੇਸ਼ ਕੀਤੇ ਹਨ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਜੀਵਨ ਮਿੱਤਰਤਾ ਹੈ।

ਅਜੀਵ ਨਿਰੋਲ ਸਮਕਸ਼ ਤੇ ਮਿੱਤਰਤਾ ਦਾ ਭਾਵ ਪੈਦਾ ਕਰਦੀ ਹੈ।

ਇਸ ਕੋਮਲ ਬ ਸ਼ੁਕਰਗੁਜ਼ਾਰੀ ਨਾਲ ਭਰੀ ਮਿੱਤਰਤਾ ਦਾ ਮੁੱਖ ਭਾਵ ਨਿੱਕੇ ਨਿੱਕੇ ਬੱਚਿਆਂ ਨੂੰ ਪ੍ਰਸੰਨਤਾ ਦੇ ਵਿੱਚ ਦਿਸਦਾ ਹੈ। ਕੰਵਲ ਫੁੱਲ ਤੇ ਸੂਰਜ ਦੀ ਪਤਲੀ ਕਿਰਣ ਦੀ ਕਹਾਣੀ ਕਵੀਆਂ ਦੇ ਦਿਲ ਵਿੱਚ ਫੁੱਟਦੀ ਹੈ, ਧਰਤੀ ਮਾਤਾ ਹੈ ਜੋ ਆਪਣੇ ਛਾਤੀ ਉੱਤੇ ਕਿੰਨੇ ਹੀ ਬੱਚੇ ਪਾਲਦੀ ਹੈ ਤੇ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਮਿੱਤਰ ਧਰਤੀ ਮਾਤਾ ਦੇ ਰੂਪ ਵਿੱਚ ਹੈ ਪਤੀ ਪਤਨੀ ਦੀ ਮਿੱਤਰਤਾ ਪਹਿਲਾਂ ਕੱਚੀ ਹੁੰਦੀ ਹੈ ਫਿਰ ਵੇਲ ਦੇ ਵਾਂਗੂ ਹੀ ਪੱਕਦੀ ਹੈ ਜਦੋਂ ਤੀਵੀਂ ਮਾਂ ਬਣ ਜਾਂਦੀ ਹੈ ਤੇ ਉਹ ਪੂਜਨਿਕ ਵਿੱਚ ਬਣ ਜਾਂਦੀ ਹੈ, ਪਤੀ ਪਤਨੀ ਦੀ ਮਿਤਰਤਾ ਆਮ

ਜੋੜਿਆਂ ਦੇ ਪਿਆਰ ਅਕਸ ਅਸਰ ਹੋ ਜਾਂਦੇ ਅਮਰ ਹੋ ਜਾਂਦੇ ਹਨ ਉਹਨਾਂ ਦੀ ਮਿਤਰਤਾ ਦੀਆਂ ਜੁੜਿਆ ਰੂਪ ਸਮਾਨ ਦੀ ਕੁਹਝਾਂ ਦੀ ਮਿੱਟੀ ਦੇ ਵਿੱਚ ਹੀ ਨਹੀਂ ਹੁੰਦੀਆਂ ਸਗੋਂ ਅਗਮ ਅਤੇ ਅਨੰਤ ਪਤਾਲ ਦੇ ਅਕਾਸ ਦੇ ਵਿੱਚ ਆਪਣੀ ਖੁਰਾਕ ਟੋਲਦੀਆਂ ਹਨ, ਕੋਈ ਮਿੱਤਰਤਾ ਚਿਰ ਸਾਥੀ ਨਹੀਂ ਹੋ ਸਕਦੀ ਜੇ ਰੂਪ ਦੀਆਂ ਹੱਡੀਆਂ ਤੋਂ ਪਾਰ ਕਿਸੇ ਆਨੰਤ ਸਹਿਜ ਤੋਂ ਸੁਣਪ ਵੱਲ ਨਾ ਤੱਕਿਆ ਜਾਵੇ, ਮਿੱਤਰ ਦੀ ਅੱਖ ਜਿਹੜੀ ਅੱਖਾਂ ਦੇ ਨਾਲ ਦਿਸਦੀ ਹੈ ਮਨ ਉੱਪਰ ਪਏ ਧੁੰਦ ਛਾਂ ਦੀਆਂ ਰੱਤਿਆਂ ਦੇ ਯਕੀਨਾਂ ਦੀ ਬਣ ਜਾਂਦੀ ਹੈ ਅਸਲਤਾ ਨੂੰ ਨਹੀਂ ਵੇਖਦੇ ਸਗੋਂ ਉਸ ਵਿੱਚ ਇੱਕ ਪਾਰਦਰਸ਼ੀ ਸ਼ਕਤੀ ਹੁੰਦੀ ਹੈ ਜਿਹੜੀ ਬਿਨਾਂ ਪਰਦਿਆਂ ਤੋਂ ਕੱਪੜਿਆਂ ਤੋਂ ਪਾਰ ਕਿਸੇ ਦਰਸ ਦੇ ਰੂਪ ਵਿੱਚ ਦੀ ਦਿਖਦੀ ਹੈ ਤੇ ਉਸਨੂੰ ਉਹ ਸਾਰੇ ਕੋਈ ਮਿੱਤਰ ਹੋਰ ਨਹੀਂ ਲੱਗਦਾ ਕਿਸੇ ਕਰਕੇ ਕਿਹਾ ਜਾਂਦਾ ਹੈ ਕਿ ਲੈਲੀ ਲੈਲਾ ਨੂੰ ਮਜਨੂੰ ਦੀ ਅੱਖ ਨਾਲ ਦੇਖੋ ਜਿੱਥੇ ਨਜ਼ਰ ਅੰਤ ਤੋਂ ਹਟ ਜਾਵੇ ਤਾਂ ਉਹ ਚੀਜ਼ਾਂ ਜਾਂ ਬੰਦਿਆਂ ਦੀਆਂ ਬੁੱਝਾਂ ਬੁੱਝਾਂ ਸ਼ਕਲਾਂ ਜਾਂ ਮਨ ਨੂੰ ਦੇਖਦੀ ਹੈ, ਉੱਥੇ ਮਿੱਤਰਤਾ ਇੱਕ ਉਕਸਾਹਟ ਹੈ ਜੋ ਉਕਸਾ ਕੇ ਫਿਰ ਚੁੱਪ ਹੋ ਜਾਂਦੀ ਹੈ ਤੇ

ਕਿਸੇ ਅਨੰਤ ਝਾਕੀ ਦਾ ਲਿਸ਼ਕਾਰਾ ਵੱਜਦਾ ਹੈ ਤੇ ਸੁਰਤੀ ਜਾਗ ਕੇ ਉਸ ਮੁਕਤੀ ਨੂੰ ਪ੍ਰਾਪਤ ਕਰ ਲੈਂਦੀ ਹੈ ਜਿੱਥੇ ਕੋਈ ਰੂਪਵਾਨ ਤੇ ਕੋਹਝਾ ਨਹੀਂ ਹੁੰਦਾ ਤੇ ਮਨੁੱਖ ਦੀ ਅੱਖ ਵਿੱਚ ਬੈਠਾ ਨੂਰ ਮਿੱਤਰ ਭਾਵ ਨੂੰ ਪਾਲਦਾ ਹੈ ਫਿਰ ਉਸ ਲਈ ਕੋਈ ਵੈਰੀ ਨਹੀਂ ਹੁੰਦਾ, ਸਾਰੇ ਮਨੁੱਖ ਉਸਦੇ ਮਿੱਤਰ ਹੋ ਜਾਂਦੇ ਹਨ ਹਵਾਵਾਂ, ਦਰਿਆ ਅਤੇ

ਸੱਚਾ ਮਿੱਤਰ ਉੱਚੇ ਸਿੱਦਕ ਦੇ ਵਿੱਚ ਰਹਿਣ ਵਾਲੇ ਅਤੇ ਡੂੰਘਿਆਂ ਦੇ ਵਿੱਚ ਗੂੜੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਹੈ ਤੇ ਉਹੀ ਸੱਚੇ ਮਿੱਤਰ ਹੁੰਦੇ ਹਨ ਖੁਦਗਰਜ਼ੀ ਦੁਨੀਆਂ

ਪੂਰੇ ਕੁਛ ਨਹੀਂ ਦਿਸਦਾ ਗਊ ਦਾ ਆਪਣਾ ਬੱਚਾ ਨੂੰ ਚੱਟਣਾ ਅਪਰੂਣ ਮਿੱਤਰਤਾ ਦਾ ਫੈਸਲਾ ਹੈਵਾਨੀ ਦੁਨੀਆਂ ਦੇ ਵਿੱਚ ਜੋ ਚਿਰ ਸਥਾਈ ਨਹੀਂ ਹੁੰਦਾ, ਕਾਲਮ ਚੁਰਾਨਵੇਂ ਜਿਹੜੇ ਲੋਕਾਂ ਨੂੰ ਦੁੱਖ ਦੇ ਕੇ ਮਾਰਦੇ ਹਨ ਆਪਣੇ ਬੱਚਿਆਂ ਦੇ ਲਈ ਦਾਈ ਰੱਖਦੇ ਹਨ ਹਜੇ ਵੀ ਲੋਕ ਜਿਹਨਾਂ ਦੇ ਪਿਆਰ ਦੀਆਂ ਜੜ੍ਹਾਂ ਅਗਮ ਅਥਾਂਹ ਅਨੇਕ ਅਨੰਤ ਦੀ ਜ਼ਮੀਨ ਦੇ ਵਿੱਚ ਨਹੀਂ ਹੁੰਦੀਆਂ, ਉਹ ਹੈਵਾਨ ਹੁੰਦੇ ਹਨ ਉਹਨਾਂ ਦੀ ਮਿੱਤਰਤਾ ਦੀ ਨੀਂਹ ਸਦਾ ਖ਼ੁਦਗਰਜ਼ੀ ਦੇ ਉੱਪਰ ਆਧਾਰਿਤ ਹੁੰਦੀ ਹੈ ਅਜਿਹੀ ਮਿੱਤਰਤਾ ਖ਼ੁਦਗਰਜ਼ੀ ਪੂਰੀ ਨਾ ਹੋਣ ਦੀ ਸੂਰਤ ਵੈਰ ਵਿੱਚ ਬਦਲ ਜਾਂਦੀ ਹੈ, ਗੁਨਾਂਹਗਾਰਾਂ ਦੀ ਖ਼ੁਦਕੁਸ਼ੀ ਵਾਲੀ ਮਿੱਤਰਤਾ ਅਤੇ ਮਨ ਅਤੇ ਸਰੀਰ ਦੀ ਕਰਮਾਂ ਤੇ ਹੁੰ ਵਾਲੀਆਂ ਦ੍ਰਿਸ਼ਟੀਆਂ ਉੱਪਰ ਉਹ ਸਾਰੀ ਮਿੱਤਰਤਾ ਕੂੜ ਹੈ। ਸੱਚਾ ਮਿੱਤਰ ਅਜਿਹਾ ਹੋਣਾ ਚਾਹੀਦਾ ਹੈ ਜਿਹੜੇ ਸਾਡੇ ਪਾਪ ਪੁੰਨ ਦਾ ਖਿਆਲ ਹੀ ਨਾ ਕਰੇ ਜਾਂ ਉਹ ਕੋਈ ਸਾਡੇ ਨਾਲੋਂ ਵੀ ਉੱਚਾ ਵਿੱਚ ਲੋਕਾਂ ਦੀ ਦੁਨੀਆਂ ਵਿੱਚੋਂ ਸਾਡੇ ਪੁੰਨ ਪਾਪ ਤੋਂ ਉੱਚਾ

ਤੇ ਬਖ਼ਸਿਸ਼ ਕਰਨ ਤੋਂ ਕੋਈ ਹੋਰ ਪ੍ਰਸ਼ਨ ਸਾਡੇ ਉੱਤੇ ਨਹੀਂ ਕਰਦੇ ਤੇ ਉਹਨਾਂ ਦੀ ਅਕਸਰ ਮਿੱਤਰਤਾ ਤੇ ਬਖ਼ਸਿਸ਼ ਨਾਲ ਅਸੀਂ ਮਿੱਤਰਤਾ ਦੀ ਆਲੀਸ਼ਾਨ ਪੂਰਤਾ ਨੂੂੰ ਪ੍ਰਭਾਵ ਕਰਦੇ ਹਨ ਮਿੱਤਰਤਾ ਦੇ ਸਥਾਨ ਕੁੱਝ ਨਹੀਂ, ਸੱਚੇ ਮਿੱਤਰ ਆਮ ਬੰਦਿਆਂ ਵਿੱਚੋਂ ਹੀ ਮਿਲਦੇ ਹਨ, ਮਿੱਤਰਤਾ ਉਪਦੇਸ਼ ਦੇਣ ਨਾਲ ਜਾਂ ਯਤਨਾਂ ਨਾਲ ਪੈਦਾ ਨਹੀਂ ਹੁੰਦੀ। ਕਿਸੇ ਕਿਤਾਬ ਨੂੰ ਪੜ੍ਹ ਕੇ, ਅਕਲ ਨੂੰ ਉਸਦੇ ਅਨੁਸਾਰ ਢਾਲ ਕੇ ਜੀਵਨ ਦੇ ਮਾਮਲੇ ਹੱਲ ਨਹੀਂ ਹੁੰਦੇ, ਅਕਲ ਦੇ ਨਾਲ ਇਹ ਜਾਣ ਲੈਣ ਦਾ ਕਿ ਸਾਰੇ ਬੰਦੇ ਨੂਰ ਦੇ ਬਣੇ ਹੋਏ ਕਰਕੇ ਕੋਈ ਭਲਾ ਜਾਂ ਬੁਰਾ ਨਹੀਂ ਕੋਈ ਲਾਭ ਨਹੀਂ ਜਦੋਂ ਤੱਕ ਸੁਰਤੀ ਸਹਿਜ ਸੁਭਾਅ ਉਸ ਵਿਚਾਰ ਅਨੁਸਾਰ ਜ਼ਿੰਦੀ ਖਾਂਦੀ ਹੋਵੇ। ਜਦੋਂ ਤੱਕ ਅੱਖ ਵਿੱਚ ਕੋਈ ਜ਼ਲ ਥਲ ਵਿੱਚ ਵਸਦਾ ਸੋਹਣਾ ਨਹੀਂ ਬੈਠਾ ਇਹ ਹਾਲਾਤ ਸਹਿਜ ਨਹੀਂ ਹੁੰਦੇ। ਇਸ ਕਰਕੇ ਮਿੱਤਰਤਾ ਉੱਪਰ ਖਿਆਲ ਲਿਖਣੇ ਜਾਂ ਪੜ੍ਹਨੇ ਕਿਸੇ ਕੰਮ ਨਹੀਂ ਉਹ ਸਥਾਨ ਵੀ ਕਿਸੇ ਕੰਮ ਨਹੀਂ ਜੇਕਰ ਇੱਕ ਮਿੱਤਰ ਦੇ ਦੁੱਖ ਨੂੰ ਦੁੱਖ ਕੇ ਅਸੀਂ ਦੁੱਖੀ ਨਹੀਂ ਹੁੰਦੇ ਜਿੱਥੇ ਅਕਲ ਨੁਕਚੀ ਹੁੰਦੀਆਂ ਹਨ ਤੇ ਉੱਥੇ ਹੀ ਲਕੀਰਾਂ ਖਿ ਖਿੱਚੋ ਤਾਣੀ ਹੈ ਉੱਥੇ ਮਿੱਤਰਤਾ ਦੀ ਸਹਿਜ ਸਾਦਗੀ ਕਦੇ ਨਿਵਾਸ ਨਹੀਂ ਕਰ ਸਕਦੀ, ਮਿੱਤਰ ਵੀ ਕੁਦਰਤ ਮਾਂ ਦੇ ਦਿਲ ਦੇ ਵਿੱਚ ਹੀ ਛੁੱਪਿਆ ਹੋਇਆ ਹੈ, ਕਿਸੇ ਨੂੰ ਵੀ ਅਕਸਰ ਜੀਵਨ ਦੇ ਵਿੱਚ ਉਸਦਾ ਪ੍ਰਭਾਵ ਉੱਥੇ ਤੱਕ ਹੀ ਹੁੰਦਾ ਹੈ ਜਿੱਥੋਂ ਤੱਕ ਜਿੱਥੋਂ ਤੱਕ ਅਸੀਂ ਪਸੂਪੁਣੇ ਤੋਂ ਬਹੁਤ ਉੱਪਰ ਨਹੀਂ ਉੱਠ ਜਾਂਦੇ, ਜਦੋਂ ਤੱਕ ਅਸੀਂ ਮਿੱਤਰ ਕਿਸੇ ਦੇ ਨਹੀਂ ਹੋ ਸਕਦੇ ਤਾਂ ਸਾਡਾ ਕੋਈ ਮਿੱਤਰ ਨਹੀਂ ਹੋ ਸਕਦਾ ਖ਼ੁਦਗਰਜ਼ੀਆਂ ਦੇ ਨਾਲ ਭਰੇ ਆਲੇ ਦੁਆਲੇ ਵਿੱਚ ਜੇ ਕੋਈ ਦਿਲ ਮਿੱਤਰਤਾ ਦੀ ਗੱਲ ਕਰਦਾ ਹੈ ਤਾਂ ਉਹ ਧਨ ਹੈ ਅੱਗੇ ਲੇਖਕ ਕਹਿੰਦਾ ਹੁੰਦਾ ਸੀ ਕਿ ਪਤਨੀ ਮਾਂ ਨਾਲੋਂ ਜ਼ਿਆਦਾ ਤੀਬਰ ਪਿਆਰ ਵਿੱਚ ਹੁੰਦੀ ਹੈ। ਪਰ ਉਸਨੇ ਅਨੁਭਵ ਦੇ ਆਧਾਰ ਤੇ ਦੇਖਿਆ ਕਿ ਦੇਖਿਆ ਹੈ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਇਆ ਵਿੱਚ ਰੰਗਿਆ ਹੋਇਆ ਹੈ। ਪਤਨੀ ਕਿਸੇ ਕਿਸੇ ਵੇਲੇ ਤੀਬਰ ਪਿਆਰ ਵਿੱਚ ਜ਼ਰੂਰੀ ਹੁੰਦੀ ਹੈ ਪਰ ਬਹੁਤ ਕਰਕੇ ਉਸਦਾ ਪਿਆਰ ਕਾਮ, ਕ੍ਰੋਧ, ਲੋਭ, ਮੋਹ ਦੇ ਆਸਰੇ ਆਮ ਪਿਆਰ ਹੈ, ਮਿੱਤਰਤਾ ਇੱਕ ਕੱਚਾ ਸਹਿਜ ਹੈ। ਬਲਕਿ ਸੱਚਾ ਮਜ਼੍ਹਬ ਹੈ, ਇਹ ਸਰੀਰ ਤੇ ਮਨ ਤੋਂ ਉਪਰ ਦਾ ਕੋਈ ਰੂਹਾਨੀ ਅਨੁਭਵ ਹੈ, ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ ਇਹ ਕਾਦਰ ਦਾ ਦੱਸਿਆ ਹੋਇਆ ਕੋਈ ਆਪਣੇ ਦਿਲ ਦੀ ਸਹਿਜ ਸੁਭਾਅ ਹੀ ਹੈ। ਖ਼ੁਸ਼ੀ ਦੀ ਭਾਲ ਇੱਕ ਸੀ ਰਾਜਾ, ਬੜਾ ਅਹ ਬੜਾ ਵੱਡਾ ਰਾਜ ਸੀ ਉਸਦਾ, ਦੂਰ ਦੂਰ ਤੱਕ ਫੈਲਿਆ ਹੋਇਆ ਸੀ ਜੋ ਉਸਨੇ ਕਈ ਲੜਾਈਆਂ ਲੜ ਲੜ ਕੇ ਸਥਾਪਿਤ ਕੀਤਾ ਸੀ। ਉਸਨੇ ਆਪਣੇ ਪ੍ਰਜਾ ਨੂੰ ਵੀ ਹਰ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਓਹ ਉਹ ਆਪਣੀ ਪ੍ਰਜਾ ਦਾ ਵੀ ਪੂਰਾ ਖਿਆਲ ਰੱਖਦਾ ਸੀ। ਪ੍ਰਜਾ ਵੀ ਉਸਦੀ ਜੈ ਜੈਕਾਰ ਕਰਦੀ ਦੀ ਸਭ ਲੋਕ ਆਪਣੇ ਰਾਜੇ ਨੂੰ ਬੜਾ ਪਿਆਰ ਕਰਦੇ ਸਨ, ਉਸ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ, ਉਸਦੇ ਖ਼ਜ਼ਾਨੇ ਹੀਰੇ ਜਵਾਹਰਤਾਂ ਨਾਲ ਭਰੇ ਹੋਏ ਸਨ ਮੰਤਰੀ ਸੰਤਰੀ ਤੇ ਅਹਿਲਕਾਰ ਹਰ ਵੇਲੇ ਉਸਦੀ ਜੀ ਹਜ਼ੂਰੀ ਕਰਦੇ ਸਨ। ਕ ਵਿੱਚ ਖੜੇ ਰਹਿੰਦੇ ਸਨ, ਨੌਕਰਾਂ ਚਾਕਰਾਂ ਦੀ ਵੀ ਉਸ ਕੋਲ ਕੋਈ ਕਮੀ ਨਹੀਂ ਸੀ, ਉਸ ਕੋਲ ਘੋੜੇ ਸਨ, ਫ਼ੋਜ਼ਾਂ ਸਨ, ਮਹਿਲ ਮਾੜੀਆਂ ਸਨ ਐਸ ਆਰਾਮ ਦਾ ਸਮਾਨ ਸੀ ਉਸ ਕੋਲ ਜ ਜੀਵਨ ਦੇ ਸਾਰੇ ਸੁੱਖ ਉਸ ਕੋਲ ਸਨ ਪਰ ਇੱਕ ਵਾਰੀ ਉਹ ਬਿਮਾਰ ਪੈ ਗਿਆ, ਉਹ ਬਹੁਤ ਉਦਾਸ ਰਹਿਣ ਲੱਗਾ, ਉਸਨੇ ਰਾਜ ਭਾਗ ਦੇ ਕੰਮਾਂ ਵਿੱਚ ਦਿ ਦਿਲਚਸਪੀ ਲੈਣੀ ਛੱਡ ਦਿੱਤੀ। ਉਹ ਪਲੰਘ ਤੋਂ ਵੀ ਨਾ ਉੱਠੇ, ਨਾ ਹੀ ਕੋਈ ਕੰਮ ਕਰੇ, ਨਾ ਹੀ ਕੋਈ ਸਭਾ ਆਦਿ ਚ ਜਾਵੇ ਏ ਉਸਦੀ ਰਾਣੀ, ਪਰਿਵਾਰ, ਮੰਤਰੀ ਸੰਤਰੀ ਸਾਰੇ ਸੋਚਾਂ ਵਿੱਚ ਪੈ ਗਏ ਕਿ ਅਚਾਨਕ ਰਾਜੇ ਨੂੰ ਕੀ ਹੋ ਗਿਆ, ਦੂਰ ਦਰਾਡੇ ਤੋਂ ਦੂਰੋਂ ਦੂਰੋਂ doctor ਹਕੀਮ ਵੈਦ ਬੁਲਾਏ ਗਏ ਹਰ ਇੱਕ ਨੇ ਆਪਣੀ ਆਪਣੀ ਸਮਝ ਮੁਤਾਬਿਕ ਦਵਾ ਦਾਰੂ ਦਿੱਤੀ ਪਰ ਰਾਜੇ ਨੂੰ ਕੋਈ ਫ਼ਰਕ ਨਾ ਪਿਆ ਆਖਿਰ ਕਿਸੇ ਨੇ ਨੇ ਇੱਕ ਇੱਕ ਪੁਰਾਣੇ ਤਜ਼ਰਬੇਦਾਰ ਵੈਦ ਦੀ ਵੀ ਦੱਸ ਪਾਈ। ਉਸ ਵੈਦ ਨੂੰ ਬੁਲਾਇਆ ਗਿਆ, ਉਸ ਵੈ ਸਿਆਣੇ ਵੈਦ ਨੇ ਆ ਨੇ ਰਾਜੇ ਦੀ ਨਬਜ਼ ਦੇਖ ਕੇ ਕਿਹਾ ਕਿ ਰਾਜਾ ਠੀਕ ਹੋ ਸਕਦਾ ਹੈ ਜੇਕਰ ਇਸਨੂੰ ਕਿਸੇ ਸੇ ਸੁੱਖੀ ਅਤੇ ਖ਼ੁਸ਼ਮਿਜ਼ਾਜ਼ ਬੰਦੇ ਦੀ ਕਮੀਜ਼ ਪਵਾਈ ਜਾਵੇ, ਫਿਰ ਕੀ ਸੀ ਰਾਜੇ ਨੇ ਸਿਪਾਹੀ ਅਹਿਲਕਾਰ ਉਹ ਬੰਦੇ ਦੀ ਭਾਲ ਵਿੱਚ ਨਿਕਲ ਗਏ। ਸਾਰੇ ਰਾਜ ਵਿੱਚ ਢਿਡੋਰਾ ਪਿਟਵਾ ਦਿੱਤਾ ਗਿਆ ਕਿ ਜੋ ਕੋਈ ਸੁੱਖੀ ਬੰਦੇ ਨੂੰ ਲੈ ਕੇ ਰਾਜੇ ਕੋਲ ਆਵੇਗਾ, ਉਹ ਉਸਨੂੰ ਰਾਜ ਮਹਿਲ ਵੱਲੋਂ ਢੇਡ ਸਾਰਾ ਇਨਾਮ ਦਿੱਤਾ ਜਾਵੇਗਾ ਕਹਿਣ ਦੀ ਦੇਰ ਸੀ ਕਿ ਸਾਰੇ ਹੀ ਲੋਕ ਹੀ ਕਿਸੇ ਸੁੱਖੀ ਅਤੇ ਖ਼ੁਸ਼ ਬੰਦੇ ਦੀ ਭਾਲ ਵਿੱਚ ਲੈ ਲੱਗ ਗਏ। ਉੱਧਰ ਸਿਪਾਹੀ ਵੀ ਸ਼ਹਿਰ ਸ਼ਹਿਰ ਪਿੰਡ ਪਿੰਡ ਗਲੀ ਮੁਹੱਲੇ ਜਾ ਕੇ ਹਰ ਇੱਕ ਨੂੰ ਪੁੱਛਦੇ ਭਾਈ ਤੂੰ ਸੁਖੀ ਹੈ ਅਗਲਾ ਅੱਗੋਂ ਆਪਣਾ ਆਪੋ ਆਪਣੇ

ਕੋਈ ਹੋਰ ਕਹਿੰਦਾ ਕੁੱਝ ਹੀ ਚਿਰ ਹੋਇਆ ਮੇਰੇ ਘਰ ਵਾਲਾ ਰੱਬ ਨੂੰ ਪਿਆਰਾ ਹੋ ਗਿਆ, ਮੇਰੇ ਜਿੰਨਾ ਦੁਖੀ ਹੋਰ ਕੌਣ ਹੋ ਸਕਦਾ ਹੈ, ਇੱਕ ਔਰਤ ਆਖਦੀ ਮੇਰੇ ਘਰ ਵਾਲੇ ਨੇ ਸ਼ਰਾਬ ਪੀ ਪੀ ਕੇ ਸਾਰੇ ਟੱਬਰ ਨੂੰ ਦੁਖੀ ਕਰ ਛੱਡਿਆ ਹੈ, ਸਾਰਿਆਂ ਨੂੰ ਕੁੱਟਦਾ ਮਾਰਦਾ ਹੈ, ਤੇ ਸਾਰੇ ਪੈਸੇ ਲੈ ਲੈਂਦਾ ਹੈ, ਦੂਸਰੀ ਆਖਦੀ ਸੋ ਰਾਜੇ ਨੇ ਨੇ ਰਾਜੇ ਦੇ ਸਿਪਾਹੀ ਸਾਰਾ ਦਿਨ ਖਾਕ ਸਾਣ ਕੇ ਵਾਪਸ ਆ ਗਏ ਪਰ ਕੋਈ ਵੀ ਬੰਦਾ ਨਾ ਉ ਉਸ ਨੂੰ ਸੁਖੀ ਮਿਲਿਆ, ਆ ਇਸ ਤਰ੍ਹਾਂ ਕਾਫ਼ੀ ਦਿਨ ਬੀਤ ਗਏ ਰਾਜੇ ਦੀ ਖੁਰਾਕ ਵੀ ਘੱਟਦੀ ਜਾ ਰਹੀ ਸੀ, ਉਹ ਬਹੁਤ ਜ਼ਿਆਦਾ ਕੰਮਜ਼ੋਰ ਹੋਣ ਲੱਗਾ ਇੱਕ ਦਿਨ ਰਾਜੇ ਨੇ ਰਾਜੇ ਦੇ ਸਿਪਾਹੀ ਘੁੰਮਦੇ ਘੁੰਮਦੇ ਦੂ ਇੱਕ ਪਹਾੜੀ ਕੋਲ ਚਲੇ ਗਏ ਉਹਨਾਂ ਨੂੰ ਬੰਸਰੀ ਦੀ ਸੁਰੀਲੀ ਆਵਾਜ਼ ਸੁਣਾਈ ਦਿੱਤੀ, ਉਹ ਉਧਰ ਨੂੰ ਤੁਰ ਪਏ ਹੋਰ ਨੇੜੇ ਗਏ ਤਾਂ ਉੱਥੇ ਇੱਕ ਮੁੰਡਾ, ਡਾ ਭੇਡਾਂ ਚਰਾ ਰਿਹਾ ਸੀ ਅਤੇ ਬੰਸਰੀ ਵਜਾ ਰਿਹਾ ਸੀ, ਕੁਦਰਤੀ ਗੀਤ ਗਾ ਰਿਹਾ ਸੀ, ਉਹ ਉਸ ਪਾਸੇ ਅਹ ਗਏ ਅਤੇ ਕਹਿਣ ਲੱਗੇ, ਬੇਟਾ ਤੂੰ ਖ਼ੁਸ਼ ਲੱਗਦਾ ਹੈ। ਹਾਂ ਮੈਂ ਬਹੁਤ ਖ਼ੁਸ਼ ਹਾਂ ਉਸਨੇ ਜਵਾਬ ਦਿੱਤਾ, ਫਿਰ ਤੂੰ ਤਾਂ ਸੱਚਮੁੱਚ ਬਹੁਤ ਸੁਖੀ ਹੋਵੇਂਗਾ, ਇਹ ਇਕੱਠੇ ਹੀ ਬੋਲ ਪਏ, ਹਾਂ ਮੈਂ ਬੜਾ ਸੁਖੀ ਹਾਂ ਮੁੰਡਾ ਬੋਲਿਆ ਸਿਪਾਹੀ ਸੁਣ ਕੇ ਬਹੁਤ ਖ਼ੁਸ਼ ਹੋਏ, ਜਿੰਨਾ ਜਿਵੇਂ ਉਹਨਾਂ ਨੂੰ ਕੋਈ ਖ਼ਜਾਨਾ ਲੱਭ ਗਿਆ ਹੋਵੇ, ਅੱਛਾ ਤੂੰ ਮੈਨੂੰ ਆਪਣੀ ਕਮੀਜ਼ ਦੇ ਦੇ। ਤੈਨੂੰ ਰਾਜੇ ਪਾਸੋਂ ਬਹੁਤ ਸਾਰਾ ਇਨਾਮ ਮਿਲੇਗਾ, ਇੱਕ ਸਿਪਾਹੀ ਨੇ ਬੋਲਿਆ, ਉਹ ਨੰਗ ਤੜੰਗ ਮੁੰਡਾ ਖੂਬ ਹੱਸਿਆ ਤੇ ਕਹਿਣ ਲੱਗਾ ਮੇਰੇ ਪਾਸ ਤਾਂ ਕੋਈ ਕਮੀਜ਼ ਹੈ ਹੀ ਨਹੀਂ ਨੀ ਅਤੇ ਨਾ ਹੀ ਮੈਂ ਕਦੇ ਪਾਈ ਹੈ, ਹੈਂ ਤੇਰੇ ਕੋਲ ਕੋਈ ਕਮੀਜ਼ ਨਹੀਂ ਹੈ ਤਾਂ ਵੀ ਤੂੰ ਬਹੁਤ ਖ਼ੁਸ਼ ਹੈ ਸਿਪਾਹੀ ਨੇ ਹੈਰਾਨੀ ਨਾਲ ਪੁੱਛਿਆ ਹਾਂ ਮੈਂ ਮੈਂ ਤਾਂ ਵੀ ਬੜਾ ਖ਼ੁਸ਼ ਹਾਂ, ਹਰ ਰੋਜ਼ ਭੇਡਾਂ ਚਰਾਉਂਦਾ ਹਾਂਂ, ਕੁਦਰਤ ਦੇ ਨਜ਼ਾਰੇ ਦੇਖਦਾ ਹਾਂ ਅਤੇ ਬੰਸਰੀ ਵਜਾ ਕੇ ਗੀਤ ਗਾਉਂਦਾ ਹਾਂ, ਮੁੰਡੇ ਨੇ ਆਪਣੇ ਦਿਲ ਦੀ ਗੱਲ ਕਹੀ।

ਜਿਸ ਕੋਲ ਕਮੀਜ਼ ਨਹੀਂ ਹੈ ਉਹ ਖ਼ੁਸ਼ ਰਹਿ ਸਕਦਾ ਹੈ ਤੇ ਮੈਂ ਭਲਾ ਕਿਉਂ ਉਦਾਸ ਹਾਂ ਮੇਰੇ ਕੋਲ ਪ੍ਰਮਾਤਮਾ ਦੀਆਂ ਇੰਨੀਆਂ ਦਾਤਾਂ ਨੇ, ਰੱਬ ਦਾ ਸੁਕਰਾਨਾ ਕੀਤਾ ਅਤੇ ਆਪਣੇ ਮਨ ਨੂੰ ਤਕੜਾ ਕਰਕੇ ਆਪਣੇ ਆਪ ਆਪ ਹੀ ਆਪਣੀ ਬਿਮਾਰੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ, ਕੁੱਝ ਦਿਨਾਂ ਬਾਅਦ ਰਾਜਾ ਤੰਦਰੁਸਤ ਹੋ ਗਿਆ, ਸਿੱਖਿਆ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸੁੱਖ ਧਨ, ਪਦਾਰਥਾਂ ਜਾਂ ਅਮੀਰੀ ਵਿੱਚ ਨਹੀਂ ਸਗੋਂ ਕਿ ਸਰਬ ਸੰਤੋਖ ਮਨ ਦੀ ਸੰਤੁਸ਼ਟੀ, ਕੁਦਰਤ ਨੂੰ ਪਿਆਰ ਕਰਨ ਅਤੇ ਤੇ ਰੱਬ ਦੇ ਸੁਕਰਾਨੇ ਵਿੱਚ ਹੈ, ਖ਼ੁਸ਼ੀ ਦੀ ਤਲਾਸ਼ ਨਾ ਕਰੋ ਇਸਨੂੰ ਮਹਿਸੂਸ ਕਰੋ, ਜੋ ਕੰਮ ਮ ਆਉਂਦੇ ਹਨ, ਹਮੇਸ਼ਾ ਖ਼ੁਸ਼ ਰਹਿੰਦੇ ਹਨ ਕਿਸੇ ਵਿਅਕਤੀ ਨੂੰ ਵੀ ਕ ਦੂਜਿਆਂ ਨੂੰ ਦੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ, ਹਰਕਤ ਹੀ ਜ਼ਿੰਦਗੀ ਹੈ, ਇੱਕੋ ਜਗ੍ਹਾ ਖੜਾ ਪਾਣੀ ਹੈ ਸਾੜਾ ਮਾਰਦਾ ਹੈ ਲਗਾਤਾਰ ਵਹਿੰਦੀਆਂ ਨਦੀਆਂ, ਅਤੇ ਸਮੁੰਦਰ ਆਪਣੀ ਸੁੰਦਰਤਾ ਅਤੇ ਨਿਰਮਤਾ ਨਿਰਮਲਤਾ

ਕਿ ਜ਼ਿੰਦਗੀ ਵਿਕਾਸ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ ਵਿੱਚ ਚ ਸਥਿਰ ਜਾਂ ਹਿੱਲ ਖੜੋਨਾ ਸੌਖਾ ਨਹੀਂ, ਜਾਂ ਤਾਂ ਵਿਕਾਸ ਹੁੰਦਾ ਹੈ ਜਾਂ ਵਿਨਾਸ ਹੁੰਦਾ ਹੈ ਜੇਕਰ ਅਸੀਂ ਵਿਕਾਸ ਦੇ ਰਾਹ ਤੇ ਤੁਰਦੇ ਹਾਂ ਤਾਂ ਵਿਕਾਸ ਦਾ ਅਰਥ ਨੂੰ ਜਾਣਨਾ ਰਹਿਣਾ ਅਤਿ ਜ਼ਰੂਰੀ ਹੈ, ਅਧਿਕਾਰ ਦਾ ਅਰਥ ਹੈ ਜ਼ਿੰਦਗੀ ਨੂੰ ਵੱਧ ਤੋਂ ਵੱਧ ਜਾਣਿਆ ਜਾਵੇ ਬੁਝਿਆ ਜਾਵੇ ਅਤੇ ਸਮਝਿਆ ਜਾਵੇ ਉੱਚਾ ਤੇ ਚੰਗਾ ਸੋਚਿਆ ਜਾਵੇ, ਇਸ ਸੰਸਾਰ ਅਤੇ ਭਾਈਚਾਰੇ ਦੇ ਰੂਪ ਨੂੰ ਅਸੀਂ ਸੁਪਨਿਆਂ ਅੰਦਰ ਵੇਖਦੇ ਹਾਂ ਉਸ ਦੀ ਸਿਰਜਣਾ ਲਈ ਆਪਣੇ ਯੋਗਦਾਨ ਵੀ ਪਾਇਆ ਜਾਵੇਂ, ਸ਼ਾਂਤੀ ਦੇ ਪੱਖ ਤੇ ਨਿਰੰਤਰ ਅੱਗੇ ਵੱਲ ਨੂੰ ਵਧਿਆ ਜਾਵੇ, ਜਦੋਂ ਤੱਕ ਅਸੀਂ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰਦੇ, ਕਰਨ ਦੇ ਉਦੇਸ਼ ਨਾ ਤੈਅ ਕੀਤੇ ਜਾਣ ਉਦੋਂ ਤੱਕ ਮੰਜ਼ਿਲ ਤੇ ਪੁੱਜਣ ਦਾ ਖਿਆਲ ਇੱਕ ਹੋਰ ਕੋਰਾ ਜ਼ਜ਼ਬਾ ਹੀ ਹੁੰਦਾ ਹੈ, ਇੱਕ ਵਿਅਕਤੀ ਆਪਣੇ ਅੰਦਰ ਦ੍ਰਿੜ ਵਿਸ਼ਵਾਸ਼ ਤੇ ਕੁੱਝ ਕਰ ਗੁਜ਼ਰਨ ਦੀ ਭਾਵਨਾ

ਦੇ ਰਾਹ ਵਿੱਚ ਕਈ ਤਰ੍ਹਾਂ ਦੇ ਰੋੜੇ ਆਉਂਦੇ ਹਨ, ਜੋ ਸਾਡੇ ਰਾਹ ਤੇ ਭਟਕ ਸਾਨੂੰ ਰਾਹ ਤੇ ਭਟਕਾਉਂਦੇ ਹਨ।

ਹਨ, ਹੈਲਨ ਕੈਲਰ ਨੇ ਕਿਹਾ ਹੈ ਕਿ ਉੱਚ ਆਚਰਣ ਤੇ ਸਖ਼ਸੀਅਤ ਦਾ ਨਿਰਮਾਣ ਆਰਾਮ ਨਾਲ ਚੁੱ ਚੁੱਪ ਚੁਪੀਤੇ ਨਹੀਂ ਹੋ ਸਕਦਾ, ਮੁਸੀਬਤ ਸੰਕਟ ਅਤੇ ਸਮੱਸਿਆਵਾਂ ਦਾ ਟਕਰਾਅ ਕਰਦਿਆਂ ਹੀ ਮਨ ਨੂੰ ਮਜ਼ਬੂਤ ਹੁੰਦਾ ਹੈ, ਸਫ਼ਲਤਾਵਾਂ ਪ੍ਰਾਪਤ ਅਹ ਹੁੰਦੀਆਂ ਹਨ, ਜਾਂ ਜਦ ਵੀ ਅਸੀਂ ਕਿਸੇ ਸਮੱਸਿਆਵਾਂ ਦਾ ਹੱਲ ਭਾਲਦੇ ਭਾਲਣ ਵਿੱਚ ਸਫ਼ਲ ਹੁੰਦੇ ਹਾਂ ਤਾਂ ਜਾਂ ਕਿਸੇ ਸੰਕਟ ਚੋਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਨਿਰੀ ਤਸੱਲੀ ਨਹੀਂ ਮਿਲਦੀ ਸਗੋਂ ਕਿ ਆਤਮ ਵਿਸ਼ਵਾਸ਼ ਨਾਲ ਭਰ ਜਾਂਦੇੇ ਹਾਂ।

ਯਤਨ ਕਰੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਜਾਵੇਗੀ, ਸਾਡੀ ਪੂਰੀ ਕਾਇਨਾਤ ਹਰਕਤ ਵਿੱਚ ਰਹਿੰਦੀ ਹੈ, ਕੁਦਰਤ ਵੰਨ ਸੁਵੰਨੇ ਰੂਪ ਧਾਰਨ ਕਰਦੀ ਹੈ, ਅਜਿਹਾ ਇਸ ਲਈ ਕੁਦਰਤੀ ਵਿਕਾਸ, ਕੁਦਰਤ ਵਿਕਾਸ ਕਰ ਰਹੀ ਹੈ, ਸਾਨੂੰ ਕੁਦਰਤੀ ਸ੍ਰੋਤਾਂ ਤੋਂ ਸਿੱਖਣਾ ਚਾਹੀਦਾ ਹੈ, ਵਿਚਾਰਨਾ ਚਾਹੀਦਾ ਹੈ ਕਿ ਹਵਾ ਵਗਦੇ ਰਹਿਣ ਰਹਿ ਰਹਿਣਾ ਹੈ ਹਵਾ ਦਾ ਮਤਲਬ ਵਗਦੇ ਰਹਿਣਾ ਹੈ, ਵਕਤ ਤੇ ਤੁਰਦੇ ਰਹਿਣਾ ਹੈ, ਤਾਂ ਕਿਉਂ ਊਂ ਰੁੱਕ ਜਾਈਏ, ਤੁਰਦੇ ਹੋਏ ਆਪਣੀ ਅਮ ਨਜ਼ਰ ਮੰਜ਼ਿਲ ਨਜ਼ਰ ਤੇ ਨਜ਼ਰ ਮੰਜ਼ਿਲ ਤੇ ਟਕਾਓ, ਪੈਰਾਂ ਦੀ ਚਾਲ ਨੂੰ ਨਾਪੋ, ਨੂੰ ਨਾ ਨਾਪੋ ਤੁਹਾਡੀ ਤੇਜ ਚਾਲ ਤੇਜ ਅਤੇ ਮੱਠੀ ਹੋ ਸਕਦੀ ਹੈ, ਪਰ ਚੱਲਦੇ ਰਹਿਣਾ ਜ਼ਰੂਰੀ ਹੈ।

ਸੋਂਦਾ ਨਹੀਂ ਉਹ ਸੁਪਨੇ ਉਸਨੂੰ ਸੁਪਨੇ ਨਹੀਂ ਆਉਂਦੇ, ਜਿਹਨਾਂ ਦਾ, ਜਿਹੜੇ ਹਮੇਸ਼ਾ ਜਾਗਦੇ ਹਨ, ਉਹ ਹੋਰਾਂ ਦੇ ਸੁਪਨਿਆਂ ਵਿੱਚ ਆਇਆ ਕਰਦੇ ਹਨ, ਸਤਿ ਸ੍ਰੀ ਅਕਾਲ।

ਤੇ ਢਾਈ ਸੋ ਇਕ l ਸਾਢੇ ਪੰਜ ਸੌ l ਤਿੰਨ ਸੋ ਇਕ ਤੇ ਢਾਈ ਸੋ ਇਕ ਸਾਢੇ ਪੰਜ ਸੌ l

ਤੇ ਇਕ ਸੋ ਵੀਹ ਇਕ l ਸਾਢੇ ਪੰਜ ਸੋ ਤੇ ਇਕ ਸੋ ਵੀਹ ਸਾਢੇ ਪੰਜ ਛੇ ਸੌ ਸਤਰ l

ਅੱਛਾ ਛੇ ਸੌ ਸੱਤਰ ਸਤ ਸੌ ਨੱਬੇ l

ਸੱਤ ਸੌ ਨੱਬੇ ਤੇ ਆ ਨੋ ਸੌ ਦੱਸ l ਤੇ ਇੱਕ ਸੌ ਵੀਹ ਫੇਰ ਇੱਕ l ਨੋ ਸੌ ਦੱਸ ਤੇ ਇੱਕ, ਇੱਕ ਹਜ਼ਾਰ ਤੀਹ ਰੁਪਏ l

ਇੱਕ ਹਜ਼ਾਰ ਇੱਕ ਸੌ ਤੀਹ ਤੇ ਫਿਰ ਗਿਆਰਾਂ ਸੌ ਤੇ ਸਾਢੇ ਗਿਆਰਾਂ ਸੌ l ਇੱਕ ਸੌ ਵੀਹ ਹਜੇ ਪੈਂਡਿੰਗ ਦੇ ਵਿਚ ਆ

ਬਾਰਾਂ ਸੌ ਸੱਤਰ ਤੇ ਤਿੰਨ ਵਚੇ ਏ ਪੀ ਛੇ ਸੌ ਰੁਪਏ ਛੇ ਸੌ ਤੀਹ ਰੁਪਏ l ਚੱਲ ਕੋਈ ਨਾ ਮੈ ਵੀ ਤਿੰਨ ਵਾਰੀ ਹਿਸਾਬ ਲਊਗੀ ਕੀ ਹਿਸਾਬ ਕਿਤਾਬ ਆ l ਅਸੀਂ ਵਿਚੋਲਣ ਨੂੰ ਡੇਢ ਸੌ ਡੇਢ ਸੌ ਦਿੱਤਾ ਸੀ ਗੌਰਵ ਹੋਣਾ ਨੂੰ l

ਹਾਂ ਓਹਨੇ ਜਿਹੜੇ ਕਰਾਏ ਹੀ ਨਾ, ਆਪਦੇ ਦੋਸਤਾਂ ਦੇ ਉਹਦੇ ਓਹਨੇ ਡੇਢ ਸੋ ਲਿਆ ਹੀ l ਹਮ l

ਹੋਰ ਵਧੀਆ ਵਧੀਆ l ਠੀਕ ਏ l

ਤੇ ਓਹਨਾ ਨੇ ਕੀਤੀ ਨੀ ਕਾਰਵਾਈ ਫੋਨ ਬਾਰੇ? ਹਮ ਕੇੜੇ ਫੋ ਅਮ ਕੇੜੇ ਫੋਨ ਬਾਰੇ?

ਅੱਛਾ ਉਹਤੇ ਲਵਾਦੇ ਨਾ l ਰਿਪੋਰਟ ਲਿਖਾਈ ਆ l

ਫੜੇ ਜਾਣਗੇ ਨਾ ਫਿਰ ਓਹਨੂੰ ਓਹਦੀ ਸਾਈਕਲ ਮੋਟਰਸਾਈਕਲ l

ਹਮ ਫੁਫੜ ਕਿੰਦਰ ਉਨਾਂ ਦਾ ਵੀ ਮੋਟਰਸਾਈਕਲ ਤੇ ਫੋਨ ਖੋ ਲਿਆ l

ਫੁੱਫੜ ਕਿੰਦਰ ਨੀ ਆ l

ਓ ਰਾਹੁਲ ਫੜ ਲਿਆ ਸੀ ਮੋਟਰਸਾਇਕਲ ਸੋਹਰੇ ਜਾਨ ਡਿਆ ਸੀ l

ਭੇਤ ਆਉਂਦਾ ਹੁੰਦਾ ਏ l ਨਈ ਹਜੇ ਕਹਿੰਦੇ l

ਅੱਛਾ l ਬੰਦੂਕ ਰੱਖਕੇ ਤੇ ਓਹਦੇ ਸਰ ਤੇ ਕਹਿੰਦੇ ਫੋਨ ਦੇਦੇl ਤੇ ਮੋਟਰ ਸੇਂਕਲ ਫੋਨ ਤੇ ਮੋਟਰਸਾਈਕਲ ਦੋਏ ਚੀਜ਼ਾਂ?

ਗੋਰੇ ਕਲਰ ਦਾ ਹੀ ਤੇ ਰਾਤ ਰੋਟੀ ਫੜਾਉਣ ਗਏ ਸੀ ਓਹਨਾ ਨੂੰ ਜੀਤੇ ਨੂੰ l ਜੀਤੇ ਤੂੰ ਏਥੇ ਰੋਟੀ ਖਾ ਲੈ ਅੱਡੇ ਤੋ

ਅੱਜ ਦੀ ਦਿਹਾੜੀ ਕੱਲ ਮੇਰੇ ਨਾਲ ਮੈ ਨੀ ਕਹਿੰਦਾ ਖਾਂਦਾ l

ਮੈ ਨੀ ਖਾਂਦਾ ਮੇਰੀ ਦੇ ਕੇ ਜਾਓ ਰੋਟੀl ਹਮ